ਫਿਟੇ ਮੂੰਹ ਕਰੇ ਹੁੰ ਇਹ ਮੇਰਾ ਤਾਂ ਪੱਖਾ ਬੰਦ ਹੋਗਿਆ ਲਈ ਰੱਬ ਜਾਨੇ ਯਾਰ

ਮੈਂ ਫਿਰ ਗਰਮੀ ਚ ਬੈਠੀ ਹੀ ਬਿਨਾਂ ਪੱਖੇ ਤੋਂ ਦਿਲ ਕਰਦਾ ਵਾ ਕਿ ਆ ਲੈ ਲਿਏ ਪਰ ਔਕਾਤ ਹੈਨੀ ਐ ਇੰਨੀ

ਹੁਣ ਨਿਆਣੇ ਨੇ ਵੀ ਲਾਏ ਆ ਥੋੜੇ

ਤੇ ਉਹਨਾਂ ਨੂੰ ਨਾ ਪਤਾ ਨਹੀਂ ਆ ਦੁਨੀਆਂ ਦਾਰੀ ਵੱਸਦੀ ਕਿੱਥੇ ਪਈ

ਉਹ ਜਨਾਨੀ ਕਲੀ ਆਪ ਨਾਲ ਓਹਦਾ ਘਰਵਾਲਾ ਜਾਂਦਾ ਵਾ ਰਾਤ ਦੀ ਡਿਊਟੀ ਲਾਉਣ ਓਹਦਾ ਮਤਲੱਬ ਕਿ ਆਹੋ ਕਲੀ ਓਰ ਓਹਦਾ ਮਤਲਬ ਕਿ ਦੋਨੇ ਨਿਆਣੇ ਕਲੀ ਸੜਕ ਦੇ ਕੰਡੇ ਸੌਂਦੀ ਉਹ ਕੁੜੀ ਦਸਾ ਸਾਡੇ ਵਰਗੀ ਐ ਉਹ ਖਾਦੇ ਅਮਰੂਦ

ਨਹੀਂ ਉਹਨਾਂ ਨੂੰ ਕੋਈ ਕੁਛ ਕਹਿੰਦਾ ਵੀ ਹੈਨੀ ਕੀ ਤੁਸੀ ਸੜਕ ਕੰਢੇ ਬੈਠੇ ਸਾਡੇ ਵਰਗੇ ਸੜਕ ਕੰਢੇ ਲੰਮੇ ਪਏ ਹੁੰਦੇ ਕਦੇ ਲੋਕਾਂ ਨੇ ਵੇਖਣਾ ਤੁਹਾਨੂੰ ਹੋਇਆ ਕਿਆ ਹੈ ਤੈਨੂੰ ਕਿਸੇ ਨੇ ਕੁਛ ਕਿਹਾ ਹੈ

ਹੋਰ ਸਾਡੇ ਤਾਂ ਬਹੁਤ ਬੀੜ ਇਕੱਠੀ ਹੋਈ ਹੁਣੀ

ਮਾਸੀ ਜਾਮਦੇ ਈ ਉਥੇ ਹੁੰਦੇ ਉਹ ਏਦਾ ਈ ਸੌਣਦੇ ਕੋਈ ਨੀ ਤਿਆਨ ਦਿੰਦਾ ਉਨ੍ਹਾਂ ਵੱਲ

ਜ ਆਪਣੇ ਉਥੇ ਰਹਿੰਦੇ ਨਾ ਤੇ ਕਮਰਿਆਂ ਦੇ ਰਹਿੰਦੇ ਨੇ ਨੀ ਆਪਣੇ ਯੂਪੀ ਦੇ ਰਾਹ ਏਨੀਆਂ ਭਾਰੀਆਂ ਭਰੀਆਂ ਕੋਠੀਆਂ ਪਾਈਆਂ ਵਾ ਹਾਂ ਏਦੇ ਉਚੇ ਪੈਸੇ ਜੋੜ ਜੋੜ ਕ ਕੋਠੀਆਂ ਪਾਈਆਂ ਹੁਣੀਆਂ

ਮਤਲੱਬ ਕਿ ਖੋ ਲੈਂਦੇ ਜਿਹੜੇ ਵੱਡੇ ਵੱਡੇ ਹੁੰਦੇ ਨਾ ਕਹਿੰਦੇ ਹਲੇ ਕੁੜੀ ਵਿਹਾਈ ਸੀ ਉਨ੍ਹਾਂ ਵਿਆਹ ਕ ਦਸਿਆ ਨੀ ਕ ਅਸੀਂ ਪਾਗਲ ਨਾਲ ਵਿਆਹ ਦਿੱਤੀ ਕਹਿੰਦੇ ਹੁਣ ਤਲਾਕ ਵੀ ਨੀ ਦਿੰਦੇ ਪੈ ਉਹ ਜ ਅਸੀਂ ਕੁੜੀ ਉਨ੍ਹਾਂ ਨੂੰ ਵਾਪਿਸ ਦੇ ਦਿੱਤੀ ਸਾਡੀ ਕੁੜੀ ਨੂੰ ਉਨ੍ਹਾਂ ਮਾਰ ਦੇਣਾ ਮੈਂ ਕਿਹਾ ਫਿਰ ਤਾਂ ਵਿਆਹ ਤਾਂ ਮਤਲਬ ਕਿ ਉਹ ਹੈ ਈ ਨੀ ਡਿਵੋਰਸੇ ਦੇਦੋ ਕੁੜੀ ਨੂੰ ਬਿਨਾਂ ਦੱਸੇ ਈ ਉਦੇ ਨਾਲ ਵਿਆਹ ਕਰਵਾਤਾ ਵਾ ਕਿ ਉਹ ਪਾਗਲ ਵਾ ਸਾਜਨ ਮੰਨਦਾ ਈ ਨੀ ਹੇਗਾ ਵਿਆਹ ਨੂੰ ਕਹਿੰਦਾ ਪਾਲ ਨੀ ਸਕਦੇ ਓਹਨੇ ਮਾਰ ਦੇਣਾ ਮੈਂ ਉਦੀਆਂ ਗੱਲਾਂ ਸੁਣ ਕ ਹੈਰਾਨ ਹੋਗੀ ਮੈਂ ਕਿਹਾ ਦੱਸ ਅੱਜ ਦੇ ਜ਼ਮਾਨੇ ਚ ਵੀ ਬੰਦੇ ਏਦਾ ਵੱਢ ਦਿੰਦੇ ਵਿਆਹ ਈ ਕਰਾਨਾ ਹੋਏ ਤਾਂ ਵੀ ਪੈਸੈ ਲੈਂਦੇ ਗੱਲ ਸੁਣ ਮੇਰੀ ਜਦੋ ਕੁੜੀ ਦਾ ਵਿਆਹ ਹੁੰਦਾ ਕਹਿੰਦੇ ਕੁੜੀ ਕੋਠੇ ਤੇ ਚੜ੍ਹ ਕ ਕਹਿੰਦੀ ਮੈਂ ਬਰਾਬਰ ਕਮਾ ਕ ਦਓਗੀ ਹਾਂ ਇਹ ਪਿੱਛੇ ਜਹੇ ਫੇਸਬੁੱਕ ਪਰ ਵੀ ਆਇਆ ਥਾ ਇੱਕ ਬਾਰ ਇੱਕ ਮਤਲੱਬ ਕੀ ਮਹੀਨੇ ਦੀ ਤੇਰਾਂ ਚੋਢਾ ਸਾਲਾਂ ਦੀ ਕੁੜੀ ਜਿਦਾ ਸਮਜ਼ ਲਾ ਕੀ ਸਾਡੇ ਮਤਲੱਬ ਕੀ ਮੁੰਡੇ ਜਿਦਾ ਹੁੰਦੇ ਆ ਸਾਡੇ ਭਰਾ ਈ ਆਖਲੇ ਤੇ ਨਾ ਓਹਨੂੰ ਬਾਥਰੂਮ ਦੇ ਨਾਲ ਨਾ ਗਲਤ ਕੰਮ ਮਤਲੱਬ ਕ ਜਿੰਨੇ ਉਥੇ ਸੀ ਨਾ ਸਾਰੀਆਂ ਨੇ ਕੀਤਾ ਤੇ ਬਾਅਦ ਚ ਮਾਰ ਕ ਨਾ ਕਿੱਲੀ ਨਾਲ ਤੰਗ ਦਿੱਤੀ

ਕਿ ਇਹ ਕੁੜੀ ਕਿਦਾ ਮਰੀ ਫਿਰ ਦੇਖੀ ਕਹਿੰਦੇ ਤੇਰਾ ਇਥੇ ਜਿਨਾ ਹਰਾਮ ਕਿਦਾ ਕਰਦੇ ਉਨੇ ਨਾ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਜਦੋ ਪੁਲਿਸ ਆਈ ਪੁਲਿਸ ਨੇ ਵੀ ਫਿਰ ਜਿੰਨੇ ਮਾਰੀ ਸੀ ਉਹ ਤੇ ਅਮੀਰ ਉਹਨਾਂ ਜਿਹੜੇ ਉਹ ਨੀ ਹੁੰਦੇ ਸੋਸ਼ਲ ਵਰਕਰ ਉਹਨਾਂ ਨੂੰ ਫੋਨ ਕੀਤਾ ਫਿਰ ਉਹ ਗਏ ਉਹਨਾਂ ਵੀਡੀਓ ਬਣਾ ਕ ਫੇਸਬੁੱਕ ਤੇ ਪਾਈ ਕਿ ਹਾਂ ਹਾਂ ਕੁੜੀ ਦੇ ਸਿਰਫ ਪੈਰ ਕੁੜੀ ਦੇ ਥੱਲੇ ਲਗਿਆ ਕਰਦੇ ਕੀ ਇਹ ਫਾਂਸੀ ਲੈ ਕ ਕਿਦਾਂ ਮਰੀ ਹਮ ਕੁੜੀ ਨੇ ਫਾਂਸੀ ਲੈ ਕ ਕਿਦਾਂ ਮਾਰੀ ਨਾਲੇ ਯਾਰ ਚੋਦਾਂ ਸਾਲਾਂ ਦਾ ਨਿਆਣਾ ਮਾਰਦਾ ਉਹ ਕੁਛ ਜਿਸ ਹਿੱਸਾਬ ਨਾਲ ਰਸੀ ਆ ਏਦੀ ਉੱਚੀ ਬਣੀ ਦੀ ਕੁੜੀ ਦੇ ਪੈਰ ਥਲੇ ਲਗਿਆ ਕਰਦੇ ਉਹ ਕੁੜੀ ਉਥੇ ਜਾ ਕ ਜਿਹੜਾ ਏਨੀ ਉੱਚੀ ਰੱਸੀ ਬਣ ਦੇਵੇ ਆਹੋ ਇਹਨਾਂ ਤੇ ਪਤਾ ਲੱਗ ਗਿਆ ਉਹ ਕੁੜੀ ਨੂੰ ਓਹਨਾ ਭਾਈਆਂ ਨੇ ਈ ਮਾਰਿਆ ਖੈਰ ਪਰ ਉਹ ਵੀ ਮੈਨੂੰ ਏਨਾ ਪਤਾ ਪੈਸੇ ਪੂਸੇ ਦੇ ਕ ਛੁੱਟ ਜਾਣਾ ਗੁੰਡਾਗਰਦੀ ਬਹੁਤ ਆ ਓਧਰ ਇਹ ਉਹ ਏਧਰ ਦੀ ਆ ਯਾਰ ਪੰਜਾਬ ਦੀ ਆ

ਹਾਂ ਤੂੰ ਬੋਲ ਸਕਦੀ ਮੈਂ ਵਰਿੰਦਾਬਾਦ ਗਈ ਸੀ ਉਥੇ ਏਦਾ ਦੇ ਲੋਕ ਬਥੇਰੇ ਸੀ ਚੱਲ ਭਿੰਡਰਾ ਬਣ ਦੀ ਐ ਮੈਂ ਜ ਵਰਿੰਦਾਬਾਦ ਨੂੰ ਕਿੰਨੇ ਪੈਸੇ ਲੱਗ ਜਾਂਦੇ ਇੱਕ ਵਾਰ ਫਿਰ ਜਾ

ਮੈਂ ਕਿਹਾ ਤਿੰਨ ਹਜ਼ਾਰ ਰੁਪਇਆ ਖਾਲੋ ਟ੍ਰੇਨ ਫ਼ਰੋ ਇੱਥੇ ਤਾਂ

ਕਟਡੋ ਕਟਡੋ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 ਨਾਇਣ ਦੱਸਦੀ ਹੈ ਕਿ ਉਸਨੂੰ ਆਪਣੇ ਪੇਕਿਆਂ ਤੋਂ ਪਤਾ ਲੱਗਾ ਸੀ ਕਿ ਪਿਉ ਪੁੱਤਰਾਂ ਵਿੱਚ ਝਗੜਾ ਹੋ ਗਿਆ ਸੀ ਅਤੇ ਉਹਨਾ ਦਾ ਪਿਉ ਹੁਣ ਨਵਾਂ ਵਿਆਹ ਕਰਨਾ ਚਾਹੁੰਦਾ ਹੈ, ਤਾਂ ਜੋ ਉਸਦੇ ਪੁੱਤਰ ਉਸਦੀ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 ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ। ਕੌਰਾਂ ਇਹ ਸੋਚ ਕੇ ਸੁੱਖ ਦਾ ਸਾਹ ਲੈਂਦੀ ਹੈ ਕਿ ਸ਼ੁਕਰ ਹੈ ਹਜੇ ਉਹਨਾ ਨੇ ਕਿਤੇ ਸ਼ਗਨ ਨਹੀਂ ਸੀ ਭੇਜਿਆ। ਜਦੋਂ ਹੁਸ਼ਿਆਰਚੰਦ ਕੌ

ਕੁੜੀ ਦਾ ਰਿਸ਼ਤਾ ਕਰਨ ਤੋਂ ਸਾਫ ਇਨਕਾਰ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਮੋਰਨੀ ਵਰਗੀ ਧੀ ਬੁੱਢੇ ਦੇ ਗੱਲ ਨਹੀਂ ਲਾਉਣੀ ਮੋਰਨੀ ਵਰਗੀ ਧੀ ਬੁੱਢੇ ਦੇ ਗੱਲ ਨਹੀਂ ਲਾਉਣੀ। ਇਹ ਸੁਣ ਕੇ ਹੁਸ਼ਿਆਰਚੰਦ ਖਫਾ ਹੁੰਦਾ ਹੇ। ਉਹ ਕੌਰਾਂ ਦੀ ਰਤਾ ਪਰਵਾਹ ਨਹੀਂ ਕਰਦਾ ਅਤੇ ਉਸਨੂੰ ਕਹਿੰਦਾ ਹੈ ਕਿ ਉਸਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆ ਹੋਈਆ ਹਨ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

ਫੇਰ ਉਹ ਕੋਠੜੀ, ਫੇਰ ਉਹ ਕੌਰਾਂ ਨੂੰ ਕੋਠੜੀ ਦੇ ਅੰਦਰੋਂ ਰੁਪਇਆ ਦੀ ਥੈਲੀ ਲਿਆ ਕੇ ਵਿਖਾਉਂਦਾ ਹੈ, ਜੋ ਉਸਨੂੰ ਕੁੜੀ ਦੇਣ ਬਦਲੇ ਜੰਡਪੁਰਿਉਂ ਮਿਲੀ ਸੀ। ਕੌਰਾਂ ਰੁਪਏ ਦੇਖ ਕੇ ਹੁਸ਼ਿਆਰਚੰਦ ਦੀ ਵਿਰੋਧਤਾ ਕਰਨੀ ਛੱਡ ਦਿੰਦੀ ਹੈ ਅਤੇ ਵਿਆਹ ਕਰਨ ਲਈ ਤਿਆਰ ਹੋ ਜਾਂਦੀ ਹੈ। ਅਣਚਾਹੁੰਦਿਆਂ ਹੋਇਆਂ ਵੀ ਕੌਰਾਂ ਇਸ ਰਿਸ਼ਤੇ ਨੂੰ ਚੰਗਾ ਹੀ ਸਮਝਦੀ ਹੈ।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

ਅਤੇ ਕਹਿੰਦੀ ਹੈ ਕਿ ਮੈਂ ਮੋਰਨੀ ਵਰਗੀ ਧੀ ਬੁੱਢੇ ਦੇ ਗੱਲ ਨਹੀਂ ਲਾਉਣੀ। ਇਹ ਸੁਣ ਕੇ ਹੁਸ਼ਿਆਰਚੰਦ ਖਫਾ ਹੁੰਦਾ ਹੇ। ਉਹ ਕੌਰਾਂ ਦੀ ਰਤਾ ਪਰਵਾਹ ਨਹੀਂ ਕਰਦਾ ਅਤੇ ਉਸਨੂੰ ਕਹਿੰਦਾ ਹੈ ਕਿ ਉਸਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆ ਹੋਈਆ ਹਨ ਅਤੇ ਅੱਜ ਹੀ ਰਾਤ ਲਾਵਾਂ ਹੋ ਜਾਣੀਆਂ ਹਨ। ਇਹ ਸੁਣ ਕੇ ਕੌਰਾਂ ਉਸਨੂੰ ਬਹੁਤ ਬੁਰਾ ਭਲਾ ਕਹਿੰਦੀ ਹੈ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

ਜੋ ਉਸਨੂੰ ਕੁੜੀ ਦੇਣ ਬਦਲੇ ਜੰਡਪੁਰਿਉਂ ਮਿਲੀ ਸੀ। ਕੌਰਾਂ ਰੁਪਏ ਦੇਖ ਕੇ ਹੁਸ਼ਿਆਰਚੰਦ ਦੀ ਵਿਰੋਧਤਾ ਕਰਨੀ ਛੱਡ ਦਿੰਦੀ ਹੈ ਅਤੇ ਵਿਆਹ ਕਰਨ ਲਈ ਤਿਆਰ ਹੋ ਜਾਂਦੀ ਹੈ।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

ਨਾਇਣ ਦੱਸਦੀ ਹੈ ਕਿ ਉਸਨੂੰ ਆਪਣੇ ਪੇਕਿਆਂ ਤੋਂ ਪਤਾ ਲੱਗਾ ਸੀ ਕਿ ਪਿਉ ਪੁੱਤਰਾਂ ਵਿੱਚ ਝਗੜਾ ਹੋ ਗਿਆ ਸੀ ਅਤੇ ਉਹਨਾ ਦਾ ਪਿਉ ਹੁਣ ਨਵਾਂ ਵਿਆਹ ਕਰਨਾ ਚਾਹੁੰਦਾ ਹੈ, ਤਾਂ ਜੋ ਉਸਦੇ ਪੁੱਤਰ ਉਸਦੀ

ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ। ਕੌਰਾਂ ਇਹ ਸੋਚ ਕੇ ਸੁੱਖ ਦਾ ਸਾਹ ਲੈਂਦੀ ਹੈ ਕਿ ਸ਼ੁਕਰ ਹੈ ਹਜੇ ਉਹਨਾ ਨੇ ਕਿਤੇ ਸ਼ਗਨ ਨਹੀਂ ਸੀ ਭੇਜਿਆ। ਜਦੋਂ ਹੁਸ਼ਿਆਰਚੰਦ ਕੌ

ਕੁੜੀ ਦਾ ਰਿਸ਼ਤਾ ਕਰਨ ਤੋਂ ਸਾਫ ਇਨਕਾਰ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਮੋਰਨੀ ਵਰਗੀ ਧੀ ਬੁੱਢੇ ਦੇ ਗੱਲ ਨਹੀਂ ਲਾਉਣੀ। ਇਹ ਸੁਣ ਕੇ ਹੁਸ਼ਿਆਰਚੰਦ ਖਫਾ ਹੁੰਦਾ ਹੇ। ਉਹ ਕੌਰਾਂ ਦੀ ਰਤਾ ਪਰਵਾਹ ਨਹੀਂ ਕਰਦਾ ਅਤੇ ਉਸਨੂੰ ਕਹਿੰਦਾ ਹੈ ਕਿ ਉਸਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆ ਹੋਈਆ ਹਨ ਅਤੇ ਅੱਜ ਹੀ ਰਾਤ ਲਾਵਾਂ ਹੋ ਜਾਣੀਆਂ ਹਨ।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 ਕੋਠੜੀ, ਫੇਰ ਉਹ ਕੌਰਾਂ ਨੂੰ ਕੋਠੜੀ ਦੇ ਅੰਦਰੋਂ ਰੁਪਇਆ ਦੀ ਥੈਲੀ ਲਿਆ ਕੇ ਵਿਖਾਉਂਦਾ ਹੈ, ਜੋ ਉਸਨੂੰ ਕੁੜੀ ਦੇਣ ਬਦਲੇ ਜੰਡਪੁਰਿਉਂ ਮਿਲੀ ਸੀ। ਕੌਰਾਂ ਰੁਪਏ ਦੇਖ ਕੇ ਹੁਸ਼ਿਆਰਚੰਦ ਦੀ ਵਿਰੋਧਤਾ ਕਰਨੀ ਛੱਡ ਦਿੰਦੀ ਹੈ ਅਤੇ ਵਿਆਹ ਕਰਨ ਲਈ ਤਿਆਰ ਹੋ ਜਾਂਦੀ ਹੈ। ਅਣਚਾਹੁੰਦਿਆਂ ਹੋਇਆਂ ਵੀ ਕੌਰਾਂ ਇਸ ਰਿਸ਼ਤੇ ਨੂੰ ਚੰਗਾ ਹੀ ਸਮਝਦੀ ਹੈ।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

ਕਿ ਪਿਉ ਪੁੱਤਰਾਂ ਵਿੱਚ ਝਗੜਾ ਹੋ ਗਿਆ ਸੀ ਅਤੇ ਉਹਨਾ ਦਾ ਪਿਉ ਹੁਣ ਨਵਾਂ ਵਿਆਹ ਕਰ, ਵਿਆਹ ਸਮੇਂ ਧੀਆਂ ਦੇ ਮਾਪੇ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ ਗਹਿਣੇ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਆਦਿ ਪ੍ਰਾਚੀਨ ਕਾਲ ਤੋਂ ਹੀ ਦਿੰਦੇ ਆ ਰਹੇ ਹਨ। ਇਸ ਰਿਵਾਜ਼ ਜਾਂ ਪ੍ਰਥਾ ਨੂੰ ਦਾਜ ਦਾ ਨਾਂ ਦਿੱਤਾ ਜਾਂਦਾ ਹੈ ਪਰ ਅਜੋਕੇ ਸਮੇਂ ਵਿੱਚ ਇਹ ਸੁਗਾਤ ਨਾ ਰਹਿ ਕੇ ਇੱਕ ਸਮਾਜਿਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਬਣ ਗਈ ਹੈ। ਹੁਣ ਇਸ ਦੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਸਾਹਮਣੇ ਆਏ ਹਨ, ਜਿਸ ਨੇ ਮਾਨਵੀ ਕਦਰਾਂ ਕੀਮਤਾਂ ਗੁਆ ਦਿੱਤੀਆਂ ਹਨ, ਵਿਆਹ ਜਿਸ ਨੂੰ ਦੋ ਰੂਹਾਂ ਦਾ ਮੇਲ ਆਖਿਆ ਜਾਂਦਾ ਹੈ, ਹੁਣ ਇੱਕ ਦਿਖਾਵਾ, ਅਡੰਬਰ ਅਤੇ ਇੱਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ ਸਭ ਤੋਂ ਪਹਿਲਾਂ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ ਸੁਅੰਬਰ ਰਚਾ ਕੇ ਉਹਨਾਂ ਨੂੰ ਦਾਜ ਦਿਆ ਕਰਦੇ ਸਨ, ਗ਼ਰੀਬ ਅਤੇ ਪਿੱਛੜੇ ਲੋਕ ਇਸ ਨੂੰ ਨਹੀਂ ਅਪਣਾਉਂਦੇ ਸਨ, ਇਸ ਤੋਂ ਮਗਰੋਂ ਉਹ ਪ੍ਰਥਾ ਦਰਬਾਰੀਆਂ ਅਤੇ ਵਪਾਰੀਆਂ ਵਿੱਚ ਆਈ ਅਤੇ ਫਿਰ ਸਾਰੇ ਸਮਾਜ ਵਿੱਚ ਪ੍ਰਚਲਿਤ ਹੋ ਗਈ। ਸ਼ਾਦੀ ਦੇ ਮੌਕੇ ਤੇ ਧੀ ਨੂੰ ਕੁੱਝ ਤਾਂ ਦੇ ਕੇ ਮਦਦ ਕੀਤੀ ਜਾਂਦੀ ਸੀ, ਕਿਉਂਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ ਪਰ ਦਾਜ ਨੇ ਜੋ ਆਧੁਨਿਕ ਰੂਪ ਧਾਰਨ ਕੀਤਾ ਹੋਇਆ ਹੈ, ਇਸ ਦਾ ਆਰੰਭ ਭਾਰਤ ਵਿਚ ਸਭ ਤੋਂ ਪਹਿਲਾਂ ਪੜ੍ਹੇ-ਲਿਖੇ ਲੋਕਾਂ ਵੱਲੋਂ ਮੋਟਰਾਂ-ਕਾਰਾਂ, ਸਕੂਟਰ ਅਤੇ ਹਜ਼ਾਰਾਂ ਰੁਪਏ ਆਦਿ ਨਕਦ ਲੈਣ ਦੀ ਮੰਗ ਨਾਲ ਹੋਇਆ, ਅੱਜ ਦਾਜ ਦਾ ਮਤਲਬ ਕੁੱਝ ਬਰਤਨ, ਕੱਪੜੇ ਅਤੇ ਗਹਿਣਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦਾਜ ਦਾ ਭਾਵ ਹਜ਼ਾਰਾਂ ਰੁਪਏ ਨਕਦ, ਕਾਰ, ਸਕੂਟਰ, ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ, ਇਸੇ ਲਈ ਦਾਜ ਗ਼ਰੀਬ ਸਮਾਜ ਲਈ ਇੱਕ ਸਮੱਸਿਆ ਬਣ ਕੇ ਰਹਿ ਗਿਆ ਹੈ, ਲੜਕੇ ਵਾਲੇ ਅੱਜ ਲੜਕੀ ਦੀ ਖੂਬਸੂਰਤੀ, ਵਿੱਦਿਅਕ ਯੋਗਤਾ ਜਾਂ ਲਿਆਕਤ ਨਹੀਂ ਦੇਖਦੇ ਸਗੋਂ ਦਾਜ ਦਾ ਲੈਣ ਦੇਣ ਦੇਖਦੇ ਹਨ।

ਨੱਕ ਰੱਖਣ ਦੀ ਖ਼ਾਤਰ ਵਿਆਜ ਪੈਸਾ ਲੈ ਕੇ ਆਪਣੀ ਧੀ ਨੂੰ ਸਹੁਰੇ ਘਰ-ਤੋਰਦੇ ਹਨ, ਜੋ ਮਾਂ ਬਾਪ ਦਾਜ ਨਹੀਂ ਦੇ ਸਕਦੇ ਉਹ ਆਪਣੀਆਂ ਧੀਆਂ ਦੁਆ ਦੁਹਾਜੂ ਨਾਲ ਵਿਆਹੁਣੀਆਂ ਪੈਂਦੀਆਂ ਹਨ। ਭਾਵੇਂ ਸਰਕਾਰ ਨੇ ਇਸ ਬੁ ਬੁਰਾਈ ਨੂੰ ਦੂਰ ਕਰਨ ਲਈ ਅਨੇਕਾਂ ਯਤਨ ਕੀਤੇ ਹਨ, ਕਾਨੂੰਨ ਬਣਾਏ ਹਨ ਅਤੇ ਸਰਕਾਰ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਦਹੇਜ ਲੈਣਾ ਅਤੇ ਦੇਣਾ ਦੋਵੇਂ ਜ਼ੁਰਮ ਹੈ, ਪਰ ਇਸ ਬੁਰਾਈ ਨੂੰ ਦੂਰ ਕਰਨ ਵਿਚ ਅੱਜ ਦੇ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਉਹ ਨਾ ਦਹੇਜ ਲੈਣਗੇ ਅਤੇ ਨਾ ਦੇਣਗੇ, ਤਾਂ ਹੀ ਇਹ ਸਮਾਜ ਦੀ ਬੁਰਾਈ ਦਾ ਅੰਤ ਹੋਵੇਗਾ। ਸਮਾਜ ਦੇ ਹਰ ਹਿੱਸੇ ਨੂੰ ਇਸ ਦੇ ਵਿਰੁੱਧ ਅੰਦੋਲਨ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਪੁਰਾਤਨ ਕਾਲ ਤੋਂ ਹੀ ਅਨੇਕ ਕੁਰੀਤੀਆਂ ਇਸਤਰੀ ਨਾਲ ਸੰਬੰਧਤ ਪਈਆਂ ਹਨ, ਜਿਵੇਂ ਸਤੀ, ਪਰਦਾ, ਮਨੁੱਖ ਦੀਆਂ ਇੱਕ ਤੋਂ ਵਧੇਰੇ ਸ਼ਾਦੀਆਂ, ਬਾਲ ਵਿਆਹ, ਵਿਧਵਾ ਵਿਆਹ ਦੀ ਮਨਾਹੀ, ਵੇਸਵਾ, ਗਮਨ ਤੇ ਦਾਜ ਆਦਿ, ਇਨ੍ਹਾਂ ਵਿਚੋਂ ਬਹੁਤੀਆਂ ਤਾਂ ਸਮਾਂ ਬੀਤਣ ਨਾਲ ਝੜ ਗਈਆਂ ਹਨ, ਪਰ ਦਾਜ ਦੀ ਰੀਤ ਤਿਖੇਰੇ ਤੇ ਅਤਿ ਭਿਆਨਕ ਰੂਪ ਵਿਚ ਸਾਡੇ ਸਾਹਮਣੇ ਆਈ ਹੈ, ਸਾਡੇ ਸਮਾਜ ਵਿਚ ਦਾਜ ਦੀ ਸਮੱਸਿਆ ਇਕ ਲਾਅਨਤ ਦਾ ਰੂਪ ਧਾਰ ਚੁੱਕੀ ਹੈ, ਬੇਸ਼ੱਕ ਇਹ ਕੋਈ ਸਮੱਸਿਆ ਨਹੀਂ ਕਿਉਂਕਿ ਦਾਜ ਦੇਣ ਦੀ ਰੀਤ ਭਾਰਤ ਵਿਚ ਢੇਰ ਚਿਰ ਤੋਂ ਚੱਲੀ ਆ ਰਹੀ ਹੈ, ਪਰ ਜੋ ਸਿੱਟੇ ਇਸ ਦੇ ਅਜੋਕੇ ਸਮਾਜਕ ਜੀਵਨ ਵਿਚ ਵੇਖਣ ਵਿਚ ਆਏ ਹਨ, ਉਨ੍ਹਾਂ ਨੂੰ ਵੇਖ ਕੇ

ਕੁੱਝ ਮੱਦਦ ਦੇ ਰੂਪ ਵਿਚ ਇਹ ਰੀਤ ਸ਼ੁਰੂ ਹੋਈ ਜਾਵੇਗੀ ਕਿਉਂਕਿ ਲੜਕੀ ਪਿਤਰੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ, ਇਸ ਲਈ ਸ਼ਾਦੀ ਤੋਂ ਸ਼ਾਦੀ ਦੇ ਮੌਕੇ ਹੀ ਉਸ ਦੀ ਇਹ ਮੱਦਦ ਕਰ ਦਿੱਤੀ ਜਾਂਦੀ ਸੀ,

ਪ੍ਰਭਾਵ ਨਹੀਂ ਸੀ ਪੈਂਦਾ, ਇਸ ਤੋਂ ਬਿਨਾਂ ਸ਼ਰਮ ਦਾ ਪੱਲਾ ਕਿਸੇ ਨਹੀਂ ਸੀ ਲਾਹਿਆ ਜੋ ਤਿਲ-ਫੁਲ ਮਿਲਦਾ ਸੀ ਸਤਬਚਨ ਕਹਿ ਕੇ ਸਵੀਕਾਰ ਕਰ ਲਿਆ ਜਾਂਦਾ ਸੀ, ਪਰੰਤੂ ਸਮੇਂ ਦੇ ਬੀਤਣ ਨਾਲ ਇਹ ਇੱਕ ਪੱਕੀ ਪੀੜ੍ਹੀ ਪਰੰਪਰਾ ਹੀ ਬਣ ਗਈ ਹੈ, ਕੋਈ ਸ ਸਰਦਾ ਪੁਜਾ ਪੁਜਦਾ ਹੋਏ ਭਾਵੇਂ ਨਾ, ਕਿਸੇ ਨੂੰ ਮੱਦਦ ਦੀ ਲੋੜ ਹੋਏ ਭਾਵੇਂ ਨਾ, ਦਾਜ ਦੇਣ ਲਈ ਅੱਡੀਆਂ ਚੁੱਕ ਕੇ ਦਾ ਫਾਹਾ ਲੈਣ ਹੀ ਪੈ ਪੈਂਦਾ ਹੈ, ਇਸ ਕੁਰੀਤੀ ਦੇ ਭਿਆਨਕ ਰੂਪ ਧਾਰਨ ਦੇ ਕਈ ਕਾਰਣ ਹਨ, ਦਾਜ ਦੇਣ ਤੇ ਦਾਜ ਲੈਣ ਨੂੰ ਨ ਰੱਖਣ ਨਾਲ ਨੱਕ ਰੱਖਣ ਨਾਲ ਜੋੜਿਆ ਗਿਆ, ਇਹ ਅਮੀਰਾਂ ਲਈ ਅਮੀਰੀ ਦੇ ਦਿਖਾਵੇ ਦਾ ਸਾਧਨ ਬਣ ਗਿਆ ਅਤੇ ਗ਼ਰੀਬ ਲਈ ਮਜਬੂਰੀ, ਲੜਕੀ ਦੇ ਹੱਥ ਮਾਂ-ਪਿਓ ਨੇ ਪੀਲੇ ਕਰਨੇ ਹੀ ਹੁੰਦੇ ਹਨ, ਇਸ ਲਈ ਇਹ ਇੱਕ ਗੰਭੀਰ ਦੁਖਦਾਈ ਸਮੱਸਿਆ ਦਾ ਰੂਪ ਧਾਰਨ ਕਰ ਗਈ ਹੈ, ਲੋਕਾਂ ਨੂੰ ਮੂੰਹੋਂ ਮੰਗ ਕੇ ਦਾਜ ਲੈਣ ਵਿੱਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ, ਵਧੇਰੇ ਦਾਜ ਨੂੰ ਉਹ ਆਪਣੀ ਸ਼ਾਨ ਵਿੱਚ ਵਾਧਾ ਸਮਝਦੇ ਹਨ,

ਸੜ ਮਰੀ ਨਾ ਹੋਏ ਜਾਂ ਪਤੀ ਤੇ ਸਹੁਰਿਆਂ ਨੂੰ ਉਸ ਨੂੰ ਧੋਖੇ ਨਾਲ ਅਗਲੇ ਦੁਆਰਾ ਦੁਆਰ ਨਾ ਪਹੁੰਚਾ ਦਿੱਤਾ ਹੋਏ ਕਿਉਂਕਿ ਸਹੁਰਿਆਂ ਦੇ ਲਾਲਚ ਨੂੰ ਸੰਤੁਸ਼ਟ ਕਰਨ ਉਸ ਦੇ ਗ਼ਰੀਬ ਮਾਪੇ ਅਸਮਰਥ ਹੁੰਦੇ ਹਨ। ਇਸ ਕਰਕੇ ਲੜਕੀ ਨੂੰ ਸਹੁਰੇ ਘਰ ਤੰਗ ਕੀਤਾ ਜਾਂਦਾ ਹੈ, ਗੱਲੀਂ-ਬਾਤੀਂ ਉਸ ਦੇ ਮਾਪਿਆਂ ਨੂੰ ਪੁਣਿਆ ਜਾਂਦਾ ਹੈ ਅਤੇ ਬੋਲੀਆਂ ਮਾਰ ਕੇ ਉਸ ਨੂੰ ਦੁੱਖੀ ਦੀ ਭੱਠੀ ਵਿਚ ਝੋਂਕਿਆ ਜਾਂਦਾ ਹੈ। ਇਸ ਖਿੱਚਾਣਤੀ ਵਿੱਚ ਲੜਕੀ ਦੀ ਜਿੰਦ ਕੁੜ ਕੁੜਿੱਕੀ ਵਿਚ ਫਸ ਜਾਂਦੀ ਹੈ ਅਤੇ ਵਿਆਹੁਤਾ ਜੀਵਨ ਦੇ ਸੁਪਨੇ, ਜੋ ਉਸ ਨੇ ਬਚਪਨ ਤੋਂ ਮੁਟਿਆਰ ਹੋਣ ਤੱਕ ਉਲੀਕੇ ਹੁੰਦੇ ਹਨ, ਕੁੱਝ ਦਿਨਾਂ ਵਿਚ ਹੀ ਉੱਡ-ਪੁਡ ਜਾਂਦੇ ਹਨ, ਕਈ ਹਾਲਤਾਂ ਵਿਚ ਤਾਂ ਉਸ ਨੂੰ ਪੇਕੇ ਘਰ ਵਾਪਸ ਜਾਣਾ ਪੈਂਦਾ ਹੈ ਪਰ ਜੇ ਆਤਮਘਾਤ ਜਾਂ ਪੇਕੀ ਜਾ ਬੈਠਣ ਤਕ ਨੋਬਤ ਨਾ ਆਈ, ਵੀ ਆਈ ਤਾਂ ਵੀ ਉਹ ਆਪਣੀਆਂ ਰੀਝਾਂ ਨੂੰ ਆਪਣੇ ਮਨ ਵਿਚ ਡੁਬਾ ਕੇ ਹੀ ਜ਼ਿੰਦਗੀ ਬਤੀਤ ਕਰਦੀ ਹੈ ਜਿੱਥੇ ਇਸ ਦੁੱਖ ਦਾ ਕਾਰਣ ਲੜਕੇ ਦੇ ਮਾਪੇ ਅਤੇ ਸਮਾਜ ਹਨ ਉਥੇ ਲੜਕੀਆਂ ਦੇ ਉਹ ਮਾਂ-ਬਾਪ ਵੀ ਘੱਟ ਦੋਸ਼ੀ ਨਹੀਂ, ਜੋ ਵੱਡਿਆਂ ਨਾਲ ਮੱਥਾ ਲਾਉਂਦੇ ਹਨ ਅਤੇ ਬਰ ਮੇਚਣ ਲਈ ਅੱਡੀਆਂ ਚੁੱਕ ਕੇ ਦਾਜ ਦਿੰਦੇ ਹਨ, ਇਹ ਰੀਤ ਮਨੁੱਖੀ, ਘਰੇਲੂ, ਸਮਾਜਕ, ਸਦਾਚਾਰਕ ਤੇ ਰਾਜਨੀਤਕ, ਸਭ ਪੱਖਾਂ ਤੋਂ ਨਿੰਦਣਯੋਗ ਹੈ, ਦਾਜ ਦੇਣ ਦਾ ਭਾਵ ਲੜਕੀ ਲਈ ਪਤੀ ਖ਼ਰੀਦਣਾ ਹੈ ਅਤੇ ਦਾਜ ਲੈਣ ਦਾ ਭਾਵ ਲੜਕੇ ਦਾ ਮੁੱਲ ਪੁਆਉਣਾ ਹੈ ਇਹ

ਇਸ ਕਰ ਕੇ ਲੜਕੀ ਦੀ ਹੋਂਦ ਇਕ ਬੋਝ ਮਹਿਸੂਸ ਹੋਣ ਲੱਗ ਪੈਂਦੀ ਹੈ ਅਤੇ ਘਰ ਵਿਚ ਤੇ ਸਮਾਜ ਵਿੱਚ ਉਸ ਦਾ ਦਰਜਾ ਘਟੀਆ ਹੋਆ ਹੋ ਜਾਂਦਾ ਹੈ ਸ਼ਾਦੀ ਦੋ ਰੂਹਾਂ ਦਾ ਪਵਿੱਤਰ ਮੇਲ ਨਾ ਰਹਿ ਕੇ ਦੋ ਸਰੀਰਾਂ ਦਾ ਪੈਸੇ ਨਾਲ ਸੌਦਾ ਬਣ ਜਾਂਦਾ ਹੈ, ਸ਼ਾਦੀ ਦਾ ਅਧਾਰ ਲਿਆਕਤ ਨਾ ਮਨਪਸੰਦੀ ਨਾ ਰਹਿ ਕੇ ਮਾਪਿਆਂ ਦੀ ਦੌਲਤ ਬਣ ਜਾਂਦਾ ਹੈ, ਲੜਕੀ ਦੇ ਸਨਮਾਨ ਲਈ ਉਸ ਦੇ ਮਾਂ-ਪਿਉ ਦੀ ਅਮੀਰੀ ਨੂੰ ਹੀ ਅਦਾਨ ਮੰਨਿਆ ਜਾਂਦਾ ਹੈ, ਆਰਥਕਤਾ ਉੱਪਰ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ, ਲੋਕ ਲੜਕੀ ਦੇ ਵਿਆਹ ਲਈ ਕਰਜ਼ਾ ਚੁੱਕਦੇ ਹਨ ਅਤੇ ਲੜਕੀ ਨੂੰ ਸੁਖੀ ਰੱਖਣ ਲਈ ਜਾਂ ਆਪਣਾ ਨੱਕ ਰੱਖਣ ਲਈ ਜਾਂ ਵੱਡਿਆਂ ਨਾਲ ਬਰ ਮੇਚਣ ਲਈ ਆਪਣੀ ਜ਼ਿੰਦਗੀ ਨੂੰ ਹੀ ਨਰਕ ਬਣਾ ਲੈਂਦੇ ਹਨ, ਇਸ ਬੀਮਾਰੀ ਨੂੰ ਵਧਾਉਣ ਦੀ ਜ਼ਿੰਮੇਦਾਰੀ ਵਧੇਰੇ ਕਰ ਕੇ ਸਰਮਾਏਦਾਰੀ ਹੀ ਹੈ, ਪੂੰਜੀਪਤੀ ਲੋਕਾਂ ਨੂੰ ਵੇਖ ਕੇ ਮੱਧ-ਵਰਗਾਂ ਜਾਂ ਨੀਵੇਂ ਵਰਗ ਦੇ ਲੋਕ ਵੀ ਫੋਕੀ ਹੈਂਕੜ ਨੂੰ ਕਾਇਮ ਰੱਖਣ ਦੀ ਕੋਸ਼ਸ਼ ਕਰਦੇ ਹਨ, ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ, ਇਹ ਸਭ ਸਾਡੇ ਰਾਜਨੀਤਕ ਤੇ ਆਰਥਿਕ ਢਾਂਚੇ ਦਾ ਕਸ਼ੂਰ ਹੈ ਇਹ ਜਿਹੀ ਜ਼ਿੰਦਗੀ ਬਤੀਤ ਕਰਨਾ ਹੋਏ ਉੱਥੇ ਦਾਜ ਦੇਣਾ ਜਾਂ ਲੈਣਾ ਕੌਣ ਰੁੱਕ ਸਕਦਾ ਹੈ। ਇਹ ਤਾਂ ਸਗੋਂ ਆਪਣੇ ਤੇ ਉੱਚ ਸ ਅਹ ਮਿਆਰ ਦਾ ਚਿੰਨ ਬਣ ਜਾਂਦਾ ਹੈ, ਦਾਜ ਦੀ ਸਮੱਸਿਆ ਇਸਤਰੀ ਪੁਰਖ ਦੀ ਬਰਬਾਦੀ ਨਾਲ ਵੀ ਸੰਬੰਧਿਤ ਹੈ, ਜਿੰਨੀ ਦੇਰ ਸਮਾਜ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਅਤੇ ਸਨਮਾਨ ਅਹ ਦ ਦਰਜ਼ਾ ਨਹੀਂ ਦਿੰਦਾ, ਉੱਨੀ ਦੇਰ ਇਹ ਸਮੱਸਿਆ ਦੂਰ ਨਹੀਂ ਹੋ ਸਕਦੀ, ਭਾਵੇਂ ਇਸਤਰੀ ਨੂੰ ਪੁਰਾਤਨ ਕਾਲ ਤੋਂ ਲੈ ਕੇ ਹੁਣ ਤੱਕ ਰਾਜਨੀਤਿਕ ਤੇ ਸਮਾਜਿਕ ਖੇਤਰ ਵਿੱਚ ਬਹੁਤ ਉੱਚ ਪੱਦੀਆਂ ਪੱਦਵੀਆਂ ਵੀ ਪ੍ਰਾਪਤ ਕੀਤੀਆਂ ਹਨ, ਸੀਤਾ, ਸਵਿਤਰੀ ਗਿਆਨ ਵਿਗਿਆਨ ਦੇ ਵਿਕਾਸ ਨਾਲ ਅਤੇ ਅੰਗਰੇਜ਼ਾਂ ਦੇ ਇੱਥੇ ਆਉਣ ਨਾਲ।

ਉਹ ਸਦਇਆ ਹੁਣ ਫਿਰ ਚੇਤਾ ਆ ਗਿਆ ਸੀਗਾ।

ਕੁਛ ਨੀ ਬਸ ਏਦਾਂ ਹੀ

ਹੋਰ

ਆਪ ਹੀ ਲਿਆ ਹੈ

ਘਰੇ ਉਹ ਚ ਹੈਂ ਉਹ ਭਲਾ ਉਹ movie ਵੇਖੀ ਸੀ ਉਹ ਜਿਹੜੀ ਉਹਦੀ ਸੀ

ਵੇਅਰਵੁਲਫ ਨੀ ਵੇਖੀ ਸਾਰੀ ਨਹੀਂ ਯਾਰ interest ਹੀ ਨੀ ਬੱਝਦਾ ਸਾਲਾ ਉਹ ਤੇ ਉਹ ਦੂਜੀ movie ਬੜੀ ਤੇ ਦਿਮਾਗ ਵਾਲੀ ਹੈ

ਹੋਇਆ ਰਹਿੰਦਾ ਜਦੋਂ ਵੇਖੋ ਨਸ਼ੇ ਚ ਹੀ ਰਹਿੰਦਾ। ਉਹੀ ਨਾ ਤਾਂ ਹੀ ਮਤਲਬ ਅਮੀਰ ਹੁੰਦਾ ਨਾ ਫਿਰ ਨਸ਼ਾ ਤਾਂ, Life ਵਿਖਾਈ ਕਿ ਅਮੀਰ ਕਿੱਦਾਂ ਕਰਦੇ, ਪਰਵਾਹ ਨੀ ਮਾਰਦੇ।

ਬਾਅਦ ਚੋਂ ਗ਼ਰੀਬ ਜਦੋਂ ਗ਼ਰੀਬ ਵੀ ਇੰਨਾ ਜ਼ਿਆਦਾ ਹੋ ਜਾਂਦਾ।

ਵੇਖੀਂ ਪੂਰਾ ਹੋ ਜਾਂਦਾ ਵੇ ਕਿ

ਅਮੀਰ ਫਿਰ ਹੋ ਵੀ ਬੜਾ ਜਾਂਦਾ ਨਾ।

ਜਿੱਥੇ ਗੱਡੀ ਲੈ ਕੇ ਜਾਂਦਾ ਕਹਿੰਦਾ ਮੈਂ ਤਾਂ ਗੱਡੀ ਚੰਗੀ ਲਿਆਂਦੀ ਆ ਸਵੇਰ ਨੂੰ ਪਤਾ ਲੱਗਦਾ ਕਹਿੰਦਾ ਮੈਂ ਕਿੱਥੇ ਚੰਗਾ ਹੋਇਆ

ਗੋਲੀਆਂ ਖਾ ਲੈਂਦੇ ਕਹਿੰਦਾ ਅਸਰ ਨੀ ਹੋਣਡਿਆ expire ਆ ਜਦੋਂ ਅਸਰ ਕਰਦੀਆਂ ਤੁਰਿਆ ਨੀ ਜਾਂਦਾ